ਠੀਕ ਹੈ ਜੀ ਹੋਰ ਘਰ ਪਰਵਾਰ ਕਿਦਾਂ ਵੱਡੀਆਂ ਜੀ ਵੱਡੀਆਂ ਤੁਸੀ ਦਸੋ ਜੀ

ਬਸ ਵਾਲੇ ਬਾਟੇ ਸੀ ਤੁਸੀ ਦਸੋ ਹਨਜੀ ਜੀ, ਮਈ ਵੀ ਫ਼ੀ ਸੀ ਮਈ ਸੋਚ ਠੁਡੇ ਨਾਲ ਕਿਰਲ ਬਾਰੇ ਗੱਲ ਬਾਤ ਕੀਤੀ ਜਾਵੇ ਹਨਜੀ ਜੀ, ਕਿ ਕਹਾਣੀ ਪਾਈ ਹੋ ਜੀ ਦੁਬਾਰਾ ਦਸੋ ਹਨਜੀ ਜੀ, ਮਈ ਵੀ ਫ਼ੀ ਸੀ ਮਈ ਸੋਚ ਠੁਡੇ ਨਾਲ ਕਿਰਲ ਬਾਰੇ ਗੱਲ ਬਾਤ ਕੀਤੀ ਜਾਵੇ ਹਨਜੀ, ਜੀ ਜਰੂਰ ਜੀ ਕਰੋ ਜੀ ਹਨਜੀ ਜੀ, ਕਿਰਲ ਵਿਚ ਪਰਮੁੱਖ ਸਤਾਣੀ ਆਕਰਸ਼ਣ ਬਾਰੇ ਜਾਨ ਕਰਿ ਦੀਯੋ ਜੀ ਕਿਰਲਾ ਦੈ ਸ਼ਾਂਤ ਪਾਣੀ ਡੇ ਵਾਂਗੂ ਦਿਤਵ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

ਆਗਰਾ ਦਾ ਤਾਜ ਮਹਲ, ਪਸਮੀ ਬੰਗਾਲ ਦਾ ਹਵਾਰਾ ਬ੍ਰਿਜ, ਕੇਰਲ ਦੇ ਹਾਰੇ ਪਰੇ ਚੱਚ ਡੇ ਬੈਗ ਪਾਰਟੀ ਸਬ ਨੂੰ ਕਵਰ ਕਰਦਾ ਹੈ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 ਚੰਗੀਆਂ ਪਹਾੜਾਂ ਤੇ ਸੁੰਦਰੀ ਤਤਾ ਤੋਂ ਇਕ ਅਲੱਗ ਸਾਹਨੀ ਪਰਬਤ ਹੁੰਦੀ ਹੈ ਕੇਰਲ ਯਾਤਰਾ ਤੇ ਕੁਮਾਨ ਕਰਿਆ ਲਾਇ ਇਕ ਸਵਾਦੀ

ਹਨਜੀ, ਜੇ ਤੁਸੀ ਪਾਰਟੀ ਵਿਚ ਹੋ ਤਾ ਕੇਰਲ ਸੁੰਦਰ ਰਾਜ ਕਰਨ ਦਾ ਡੋਰਾ ਕਰਨ ਤੋਂ ਨਾ ਕੂੰਜੋ ਕੇਰਲ ਦਾ ਲੋਕ, ਖਾਣਾ, ਪਾਸਾ, ਸੁਬਾ ਚਾਰ ਅਤੇ ਤਾਰਤੀ ਸੁਦਰਤਾ ਸਾਲਾਨਾ ਲਾਇ ਕੁਜ ਸੁੰਦਰ ਪੈਸਾ ਕਰਦੀ ਹੈ ਰਾਜ ਡੇ ਸਬ ਤੋਂ ਵਾਦੀਆਂ ਸੀ ਸਪਾ ਕਰਨ ਲਾਇ ਵਾਲੇ ਸਤਾਣਾ ਥੁੜਾਂ ਮਾਰਗ ਦਰਸ਼ਨ ਕਰਨ ਲਾਇ ਦੀ ਇਕ ਸੂਚੀ ਤੈਯਾਰ ਕੀਤੀ ਹੈ ਜੋ ਪਹਿਲੀ ਵਾਰੀ ਵਿਚ ਗਰਮ, ਠੰਡੀ ਸਵਾਂਗ ਦਾ ਦੋਨਾਂ ਕਰਨ ਲਾਇ ਲਾਜ਼ਮੀ ਹਨ ਇੰਡਿਯਨ ਇਮਾਗਰਾਸ਼ਨ ਔਸ਼ਰਿਟੀ ਹਾਯ ਪਾਰਟੀ ਵੀਸਾ, ਨਾਮੀਨੇ ਅੱਪਲੀਕੈਸ਼ਨ ਦਾ ਇਕ ਆਧੁਨਿਕ ਮੈਥੋੜ

ਪਾਰਟੀ ਸਟਾਥ ਖਾਣਾ ਦੇਸ਼ੇਟੀਕ ਦੌਰੇ ਦੀ ਕੋਈ ਮੂਲ ਕਟ ਕਰਨ ਦੇ ਲੋੜ ਨਹੀਂ ਹੈ

ਥੁੜਾਂ ਇਰਾਦਾ ਇਕਸੇ ਵਪਾਰਕ ਜਾ ਕੀਤੀ ਵਪਾਰਕ ਦਿੱਖ ਨਾਲ ਸੰਬੰਦੀਦ ਹੈ ਪਰ ਤੁਸੀ ਇਸ ਲਾਇ ਅਰਜੀ ਦਾਨ ਡੇ ਯੋਗ ਇੰਡਿਯਨ ਬਜ਼ਸ ਵੀਸਾ ਨਲਿਨ ਵਾਪਰ ਲਾਇ ਪਾਰਟੀ ਵੀਸਾ ਜਾ ਨਾਲਾਂ ਵਿਪਾਰ ਲਾਇ ਜਾ ਐਵਸ ਇੰਡੀਆ ਜੇ ਤੁਸੀ ਮੈਡੀਕਲ ਕਰਨ ਡਾਕਟਰ ਨਾਲ ਸਾਲ ਮਸ਼ਵਰਾ ਕਰਨ ਸਰਜਰੀ ਆਪਣੀ ਸਾਥ ਲਾਇ ਪਾਰਟੀ ਜਾਨ ਯੋਜਨਾ ਬਣਾ ਰਹੇ ਹੋ ਤਾ ਪਾਰਟੀ ਸਰਕਾਰ ਬਣਾ ਹੈ ਇੰਡੀਆ ਮੈਡੀਕਲ ਵੀਸਾ ਥੁੜੀ ਜਰੂਰਤ ਲਾਇ ਅਵਿਲਾਬਲੇ ਰਹੇ ਗਿਆ ਉਲਾਦ ਮੈਡੀਕਲ ਉਪਦੇਸ਼ ਲਾਇ ਇੰਡੀਆ ਵੀਸਾ ਤ੍ਯ੍ਯ ਨਾਲਾਯੰ ਵੀਸਾ, ਐਵਸ ਜਾ ਇੰਡੀਆ ਟੂਸਿਸਟ ਵੀਸਾ ਜਾ ਨਾਲੀਆਂ ਵੀਸਾ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 ਹੰਜੀ, ਜੀ ਅਲਾਪੀ ਦਸੋ ਜੀ ਅਲਾਪੇ ਜਾ ਕੁਜ ਲੋਕ ਇਸ ਨੂੰ ਆਲਾਪਤ ਖੜੇ ਹਨ, ਕੇਰਲ ਡੇ ਵਿਸ਼ਵ ਪ੍ਰਸਿੱਧ ਬੈੱਕਵਾਤਾ ਲਾਇ ਮਸਹੂਰ ਹਾਂ ਇਹ ਬੈੱਕਵਾਦ ਕਰਿ ਨਹਿਰ ਚੇਲਾ, ਦਰਵਾ ਦਾ ਇਕ ਨੇਤ ਵਰਕ ਬਣਦੇ ਹਨ

ਬੈੱਕਤਾਰਾ ਦੇਇ ਨਦੀ ਅਪਤੀ ਨਹਿਰ ਹਟਾ ਕਰੂਜ਼ ਕਰ ਸਕਦਾ ਹੈ, ਕਤੁਵਾਲਾਂ ਇਹ ਕਰਲੂ ਕੀਤੀਆਂ ਕੇਰਲ ਦੇ ਕੀ ਪਕਵਾਨ ਦੇ ਨਾਲ ਕਿ ਸਹੂਲਤਾਂ ਨਾਲ ਅੰਡਿਆਂ ਹਨ ਹੁੰਦਾ ਹੈ ਕੋਚ ਡੇ ਹੋਰ ਯਾਤਰੀਆਂ ਲਾਇ ਅਤੇ ਵਲੀਖਾਂ ਚਾਰਜ ਅਤੇ ਮੰਦਰਾਂ ਲਾਇ ਇਕ ਲਾੜੀ ਹੈ ਜੋ ਕਿ ਲਾਤੀ ਦੇ ਸੁੰਦਰਤਾ ਵਿਚ ਵਾਡਾ ਕਰਦੀ ਹੈ

ਹਾਜੀ ਤੁਸੀ ਕੀਤੀ ਰਹੇ ਸਕਦੇ ਹੋ, ਜੇ ਕਰ ਤੁਸੀ ਆਲੀਸ਼ਾਨ ਅਨੁਭਵ ਲੈਣਾ ਚਨਾਯ ਹੋ ਤਾ ਤੁਸੀ ਇਕ ਹੋਸ਼ ਬੋਰਡ ਕਿਰਾਏ ਤੇ ਲਈ ਸਕਦੇ ਹੋ ਉਹ ਲੈਣਾ ਸਬ ਤੋਂ ਵਾਦੀਆਂ ਹੋਇਆ ਗਏ ਜਿਵੇ ਕਿ ਜਕਪ ਹੋਸ਼ ਬੋਟ ਥਰਿੰਗ ਜਾ ਕਾਜੀ ਹੌਸ਼ਬੋਅਤ ਹਨ ਹੌਸ਼ਬੋਟ ਦੇ ਕੀਮਤ ਵਡੇ ਦੇ ਡਾਰੇ ਅਤੇ ਸਹੂਲਤਾਂ ਹਿਸਾਬ ਨਾਲ ਵੱਖਰੀਆਂ ਹੋ ਸਕਦੀਆਂ ਹਨ ਜੋ ਕਿ ਤੁਸੀ ਚੋਣ ਕਰ ਸਕਦੇ ਹੋ

ਲੇਪੀਟੀ ਇਕ ਸਮਾਜਦਾਰ ਵਿਕਲਪ ਹੋਈ ਗਏ ਥੁੜਿਆ ਸਾਰੀਆਂ ਮੰਗਾ ਨੂੰ ਹਨ ਸਤਾਣਾ ਤੇ ਸਹੀ ਪੂਰਾ ਕੀਤਾ ਜਾਉ ਗਿਆ ਅਤੇ ਹੈ ਸਾਫ਼ ਯਕਣੀ ਬਾਨਾਂ ਗੇ ਕਿ ਵਾਦ ਗੈਰ ਚਾਨਣ ਹੋਈ ਕੋਚੀ ਬਾਰੇ ਜਾਣਕਾਰੀ ਦਿਯੋ ਜੀ ਕੋਚੀ ਕੇਰਲ ਦੇ ਸੌਬਚਾਰਕ ਅਤੇ ਆਰਥਿਕ ਤੋਰ ਤੇ ਆਮਿਰ ਰਾਜ ਤਾਣੀ ਹਾ ਪਾਰਟੀ ਅਤੇ ਬਾਰ ਸੈਲਾਨੀਆਂ ਲਾਇ ਆਕਰਸ਼ਕ ਦਾ ਕੰਡੇਰ ਹਾ, ਦੂਣਾ ਪਾਰ ਦਾ ਤਿਯੰ ਕਿਛੁ ਰਿਹਾ ਹੈ ਮਸਲੇ ਦੀ ਕੀਮਤ ਤਾਲਾ ਲਾਇ ਚੇਨਈ ਮਾਛੀ ਫਰਾਂ ਵਾਲੇ ਜਾਲ ਤੋਂ ਸ਼ੁਰੂ ਕਰਦੇ ਹੋਈ ਇਹ ਸਹਾਰ ਥੁੜੀ ਅੱਖਾਂ ਨੂੰ ਕੁਸ਼ ਕਰਨ ਲਾਇ ਬੋਥ ਕੁਜ ਪਸਾਹ ਕਰਦਾ ਹੈ ਵੱਖ ਵੱਖ ਵਾਪਿਨ

ਜੋੜੋ ਤੁਸੀ ਕੋਚੀ ਦਾ ਡੋਰਾ ਕਰਦੇ ਹੋ ਤਾ ਤੁਸੀ ਇਕ ਹਾਰਨੀ ਪ੍ਰਾਪਤ ਕਰੋ ਗੇ ਮੁਨਿਕਹਿ ਅੱਖਾਂ ਦੇਵੜਾ ਮਨਾਈ ਜਾਨ ਦੇ ਉਡੀਕ ਵਿਚ ਅਗੈ ਦਸ ਦੋ ਕਿ ਹੁਣ

ਤੁਸੀ ਉਤੇ ਕੀੜਾ ਪੋਚ ਸਕਦੇ ਹੋ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 ਕੋਚੀ ਵਿਚ ਤਾਰਨ ਲਾਇ ਸੁਭ ਤੋਂ ਵੱਡੀਆਂ ਹੋਟਲ ਵਿਕਲਪ ਹੁਣ ਲੇਹ, ਕੋਲਿਨ, ਨੀਮਰਾਣਾ ਅਤੇ ਨੀਮਰਾਜ ਪੋਵੈਰ ਹੋਸ਼ ਬੁਕਿੰਗ ਡੇ ਸਮੇਂ ਦੌਰਾਨ ਸੁਵਿਧਾਵਾਂ ਤੇ ਦੱਤ ਤੇ ਕਾਰਚੇ ਲਾਗੂ ਹੁੰਦੇ ਹਾਂ, ਤੱਕੇ ਦਾਰੀ ਬਾਰੇ ਜਾਨ ਕਰਿ ਦੋ ਜੀ ਹਾਜਰੂਰ ਸ਼ੇਸਕਗੀ ਆਪਣੇ ਆਪ ਨੂੰ ਮਸ਼ਹੂਰ ਪ੍ਰ੍ਰ ਸੈਂਚਰੀ ਦਾ ਜੇ ਤੁਸੀ ਵਡੇ ਵਡਾਯੁ ਜੰਗਲ ਤੇ ਜਿਵ ਜੰਤੂਆਂ ਨਾਲ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 ਕਰਨ ਵਾਲੇ ਹਾਰੇ ਜੰਗਲ ਦੀ ਪੜਚੋਲ ਕਰ ਸਕਦੇ ਹੋ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 ਪ੍ਰਯਾਰ ਜੰਗਲ ਪ੍ਰੇਮੀਆਂ ਲਾਇ ਇਕ ਅਰਦਾਸ ਛੁਟੀ ਹੈ ਜੋ ਲੋਕ ਕੁਦਰਤ ਡੇ ਅਨਦ ਵਿਚ ਰਹਿਣਾ ਕਹਾਣੀ ਹੁਣ ਉਹ ਜੂਰੁ ਨੀਲਗਿਰੀ ਡੇ ਪਾਂਡੂ ਪਹਾੜਾਂ ਦਾ ਡੋਰਾ ਕਰ ਸਕਦੇ ਹਨ ਹਨਜੀ ਜੀ ਅਗੈ ਦਸ ਦੋ ਜੀ

ਰੈਲਵੇਸ ਜਾ ਰੋਡ ਨਾਲ ਹੀ, ਕੈਰਿਯਰ ਰਿਸੀਵ ਕੋਚੀ ਨਾਲ ਚੰਗੀ ਤਾਰਾ ਜੁਰਾ ਹੋਇਆ ਹੈ, ਹਾਲਾਂਕਿ ਕਾਜੀ ਤੋਂ ਆਦਰਸ਼ ਤਰੀਕਾ ਕਾਰ ਨਾਲ ਹਾ ਤੁਸੀ ਕੀਤੀ ਰਹੇ ਸਕਦੇ ਹੋ, ਜੇ ਤੁਸੀ ਕੋਰੇ ਵਿਖਾਈ ਕੌੜੀ ਵਿਖਾਈ ਸਮਾਂ ਬੇਤਾਨਾ ਤੁਸੀ ਮਿਕਲਸ ਇੰਨ, ਆਰੀਆ ਨਿਵਾਸ, ਸਪਰਿੰਗ ਡੈੱਲ ਹੇਰਿਟੇਜ ਹੋਟਲ ਵਖਾਈ ਇਕ ਹੋਟਲ ਬੁਕ ਕਰ ਸਕਦੇ ਹੋ ਹਨਜੀ, ਤਾਂਵਾਦ ਗੱਲ ਕਰਨ ਲਾਇ ਹਨਜੀ, ਤਾਂਵਾਦ ਥੁੜਾਂ ਵੀ Hello

ਹਾਂਜੀ ਸਤਿ ਸ੍ਰੀ ਅਕਾਲ ਜੀ। ਅਹ ਹਾਂਜੀ ਸਤਿ ਸ੍ਰੀ ਅਕਾਲ, ਹੋਰ ਕਿਵੇਂ ਹੋ?

ਹਾਂਜੀ ਵਧੀਆ ਸਭ। ਆਪਾਂ ਅੱਜ ਪੰਜਾਬੀ ਸੂਫ਼ੀ ਕਾਵਿ ਪਰੰਪਰਾ ਬਾਰੇ ਗੱਲ ਕਰਨੀ ਸੀ। ਹਾਂਜੀ ਹਾਂਜੀ। ਮੈਂ ਦੱਸ ਦਿੰਦੀ ਹਾਂ ਤੇ ਬਾਕੀ ਤੁਸੀਂ ਦੱਸਿਓ। ਹਾਂਜੀ ਹਾਂਜੀ ਠੀਕ ਹੈ ਜੀ ਮੈਂ ਤੁਹਾਡੇ ਤੋਂ ਪੁੱਛ ਰਹੀ ਸੀ ਕਿ ਪੰਜਾਬੀ ਸੂਫ਼ੀ ਕਾਵਿ ਪਰੰਪਰਾ ਮੁੱਢਲੇ ਸੋਮੇ ਦਾ ਕੀ ਅਰਥ ਹੈ ਇਸ ਬਾਰੇ ਤੁਸੀਂ ਕੀ ਜਾਣਦੇ ਹੋ? ਹਾਂਜੀ ਪੰਜਾਬੀ ਸੂਫ਼ੀ ਕਵਿਤਾ ਦੇ ਅਧਿਕਾਂਤ ਮੁੱਢਲੇ ਸੋਮੇ ਫ਼ਾਰਸ਼ੀ ਭਾਸ਼ਾ ਵਿੱਚ ਉਪਲਬਧ ਹੋਣ ਕਾਰਨ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 ਤੋਂ ਭਾਵ ਹੈ ਉਹ ਪ੍ਰਵਚਨ ਸੰਗ੍ਰਹਿ ਜਿੰਨਾਂ ਵਿੱਚ ਕੁੱਝ ਕੁ ਪ੍ਰਸਿੱਧ ਅਤੇ ਪਰਿਭਾਸ਼ਤ ਸੂਫ਼ੀਆਂ ਦੇ ਆਪਣੇ ਅਨੁਯਾਇਆਂ ਨੂੰ ਸੰਬੰਧਿਤ ਕੀਤੇ ਭਾਸ਼ਣ ਸ਼ਾਮਿਲ ਹਨ,

ਤਤਕਾਲ ਸਾਹਿਬ ਬਾਰੇ ਤੁਸੀਂ ਕੀ ਜਾਣਦੇ ਹੋ ਤੁਹਾਨੂੰ ਕੀ ਜਾਣਕਾਰੀ ਹੈ ਤਤਕਾਲ ਸਾਹਿਤ ਬਾਰੇ? ਹਾਂਜੀ ਅਹ ਮੇਰੇ ਖਿਆਲ ਨਾਲ ਆਦਿ ਕਾਲ ਵਿੱਚ ਅਨੇਕ ਪ੍ਰਕਾਰ ਦੀਆਂ ਸਾਹਿਤਿਕ ਵੰਨਗੀਆਂ ਰਚੇ ਜਾਣ ਦੀ ਸੰਭਾਵਨਾ ਹੈ ਕਿਉਂਕਿ ਮੱਧ ਕਾਲ ਵਿੱਚ ਪੈਦਾ ਹੋਇਆ ਪ੍ਰੌੜ੍ਹ ਸਾਹਿਤ ਆਪਣਾ ਕੋਈ ਨਾ ਕੋਈ ਪਿਛੋਕੜ ਜ਼ਰੂਰ ਰੱਖਦਾ ਹੈ, ਡਾ. ਰਤਨ ਸਿੰਘ ਜੱਗੀ ਨੇ ਫੁਟਕਲ ਸਾਹਿਤ ਨੂੰ ਆਪਣੀ ਪੁਸਤਕ ਇਸ ਤਰ੍ਹਾਂ ਪਰਿਭਾਸ਼ਿਤ ਕੀਤਾ ਹੈ ਅਹ ਅੱਦਹਮਾਣ, ਰਾਉਲਵੇਲ, ਅਮੀਰ ਖੁਸਰੋ, ਵਾਰ ਕਾਵਿ, ਵਾਰਤਕ ਆਦਿ ਇਹ ਸਭ ਵਿੱਚ ਸ਼ਾਮਿਲ ਹਨ। ਪੂਰਵ ਮੱਧ ਕਾਲ ਦੀ ਸੀਮਾ ਸੰਨ ਪੰਦਰਾਂ ਸੌ ਈਸਵੀ ਤੋਂ ਸਤਾਰਾਂ ਸੌ ਈਸਵੀ ਤੱਕ ਨਿਰਧਾਰਤ ਕੀਤੀ ਹੈ, ਇਸ ਕਾਲ ਵਿੱਚ ਸਾਹਿਤ ਨੂੰ ਸੁਵਿਧਾ ਲਈ ਤਿੰਨ ਭਾਗਾਂ ਵਿੱਚ ਵੰਡਿਆ ਹੈ ਪਹਿਲਾ ਭਾਗ ਵਿੱਚ ਸਿੱਖ ਭਾਰਤੀ ਅੰਦੋਲਨ ਇਹ ਸਾਹਿਤ ਨੂੰ ਸ਼ਾਮਿਲ ਕੀਤਾ ਗਿਆ ਹੈ, ਇਹ ਇਸ ਕਾਲ ਦਾ ਆਰੰਭ ਪੰਦਰਾਂ ਸੌ ਈਸਵੀ ਵਿੱਚ ਮੰਨਿਆ ਗਿਆ ਹੈ ਕਿਉਂਕਿ ਚੌਦਾਂ ਸੌ sixty-nine ਈਸਵੀ ਵਿੱਚ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਸੀ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 ਅਹ ਪੰਜਾਬੀ ਸਾਹਿਤ ਦੇ ਸਰੋਤ ਦੇ ਸਰੋਤ ਨਾਨਕ ਇਤਿਹਾਸ ਦੀ ਇਹ ਦੂਜੀ ਸੈਂਚੀ ਹੈ। ਇਸ ਵਿਕਸਿਤ ਭਾਸ਼ਾ ਦੇ ਸਾਹਿਤ ਨੂੰ ਸਹੀ ਢੰਗ ਨਾਲ ਸਮਝਣ ਲਈ ਸਭ ਤੋਂ ਉਚਿੱਤ ਵਸੀਲਾ ਉਸ ਦੇ ਸਾਹਿਤ ਦਾ ਇਤਿਹਾਸ ਹੈ ਪਰ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਪੰਜਾਬੀ ਸਾਹਿਤ ਕਈ ਇਤਿਹਾਸ ਪਹਿਲਾ ਲਿਖੇ ਜਾ ਚੁੱਕੇ ਹਨ। ਪਰ ਸਭਿਆਚਾਰਕ ਸੰਦਰਭ ਵਿੱਚ ਸਰੋਤ ਆਧਾਰਿਤ ਪੰਜਾਬੀ ਸਾਹਿਤ ਦੇ ਇਤਿਹਾਸ ਦੀ ਘਾਟ ਮਹਿਸੂਸ ਕੀਤੀ ਜਾ ਰਹੀ ਸੀ ਇਸ ਲਈ university ਵੱਲੋਂ ਦਸ ਸੈਂਚੀਆਂ ਵਿੱਚ ਅਜਿਹਾ ਇਤਿਹਾਸ ਲਿਖਵਾਉਣ ਦੀ ਯੋਜਨਾ ਬਣਾਈ ਗਈ। ਇਹ ਕੰਮ doctor ਰਤਨ ਸਿੰਘ ਜੱਗੀ ਨੂੰ ਸੌਂਪਿਆ ਗਿਆ, ਇਸ ਦੀ ਪਹਿਲੀ ਸੈਂਚੀ ਛਪ ਚੁੱਕੀ ਹੈ, ਦੂਜੀ ਸੈਂਚੀ ਵਿੱਚ ਪੰਜਾਬੀ ਦੀ ਨਿਰਗੁਣ ਭਗਤੀ ਲਹਿਰ ਤੇ ਪੈਂਦਾ ਹੋਈ ਹੈ। ਤੇ ਪੰਦਰਾਂ ਸੌ ਹੀ ਤੱਕ ਉਹਨਾਂ ਦੇ ਅਹ ਵਿਅਕਤਿਤਵ ਦੇ ਪੑਭਾਵ ਦੇ ਨੇ ਯੁੱਗ ਬੋਧ ਵਿੱਚ ਇੱਕ ਖਾਸ ਤਬਦੀਲੀ ਲਿਆ ਦਿੱਤੀ ਸੀ ਰਾਜਨੀਤਿਕ, ਧਾਰਮਿਕ, ਸਮਾਜਿਕ ਖੇਤਰਾਂ ਵਿੱਚ ਖੜੋਤ ਖਤਮ ਹੋ ਗਈ ਸੀ ਉਦਾਤ ਸਾਹਿਤ ਦਾ ਪ੍ਰਵਾਹ ਚੱਲ ਪਿਆ।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

ਗੁਰੂ ਗ੍ਰੰਥ ਸਾਹਿਬ ਵਿੱਚ ਜੋ ਰਚਨਾਵਾਂ ਸ਼ਾਮਿਲ ਹਨ ਉਹ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਚਾਰ ਉਦਾਸੀਆਂ ਦੇ ਸਮੇਂ ਜੋ ਯਾਤਰਾਵਾਂ ਕੀਤੀਆਂ ਉਹਨਾਂ ਯਾਤਰਾਵਾਂ ਦੇ ਦੌਰਾਨ ਸੰਤਾਂ, ਭੱਟਾ, ਅਤੇ ਭਗਤਾਂ ਦੀ ਬਾਣੀ ਨੂੰ ਇਕੱਠੇ ਕੀਤਾ ਆਦਿ ਗ੍ਰੰਥ ਵਿੱਚ ਗੁਰੂ ਅਰਜਨ ਦੇਵ ਜੀ ਨੇ ਉਨ੍ਹਾਂ ਰਚਨਾਵਾਂ ਨੂੰ ਪੰਜਾਬੀ ਲਹਿਜ਼ਾ ਦੇ ਕੇ ਉਸੇ ਆਦਿ ਗ੍ਰੰਥ ਵਿੱਚ ਸ਼ਾਮਿਲ ਕਰ ਲਿਆ ਤੇ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

ਕਿਵੇਂ ਇਕੱਠੀ ਕੀਤੀ ਗਈ, ਇਹਨਾਂ ਪ੍ਰਸ਼ਨਾਂ ਦਾ ਉੱਤਰ ਇਤਿਹਾਸਕ ਦਸਤਾਵੇਜ਼ਾਂ ਅਤੇ ਸਪਸ਼ਟ ਪ੍ਰਮਾਣਾਂ ਦੇ ਅਭਾਵ ਵਿੱਚ ਦੇ ਸਕਣਾ ਭਾਵੇਂ ਸਰਲ ਨਹੀਂ, ਫਿਰ ਵੀ ਕੁੱਝ ਸੰਬੰਧ ਸੂਤਰਾਂ ਤੋਂ ਸੇਧ ਗ੍ਰਹਿਣ ਕੀਤੀ ਜਾ ਸਕਦੀ ਹੈ।

ਅਹ ਕਾਫ਼ੀ ਕੁਛ ਮੈਂ ਉਹਨਾਂ ਬਾਰੇ ਜਾਣਦੀ ਹਾਂ ਕਿਉਂਕਿ ਅਹ ਸਿੱਖ ਸਿੱਖ ਕੌਮ ਦੀ ਸਿੱਖ ਕੌਮ ਦਾ ਇਤਿਹਾਸ ਹੀ ਬਹੁਤ ਵੱਡਾ ਹੈਗਾ ਗੁਰੂ ਗੋਬਿੰਦ ਸਿੰਘ ਜੀ ਨੇ ਅਹ ਜਿੱਦਾਂ ਮੈਂ ਤੁਹਾਨੂੰ ਦੱਸਿਆ ਗੁਰੂ ਗ੍ਰੰਥ ਸਾਹਿਬ ਜੀ ਸਜਾਇਆ ਸੀਗਾ, ਤੇ ਉਹਨਾਂ ਨੇ

ਹੁਣ ਕੋਈ ਮਨੁੱਖ ਤੁਹਾਡਾ ਗੁਰੂ ਨਹੀਂ ਹੋਏਗਾ ਸਿਰਫ਼ ਨੇ ਲਿਖੀ ਸੀਗਾ ਹੋਲੀ book ਕਿਤਾਬ ਆਪਾਂ ਵੀ ਜਿਹਨੂੰ ਕਹਿ ਦਿੰਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਉਹੀ ਸਾਡੇ ਗੁਰੂ ਨੇ ਤੇ ਉਹਨੂੰ ਮੰਨ

ਸਗੋਂ ਗੁਰੂ ਗ੍ਰੰਥ ਸਾਹਿਬ ਵਿੱਚ ਤਾਂ ਸਭ ਕੁਛ ਲਿਖਿਆ ਹੋਇਆ ਸਾਰਾ ਭਵਿੱਖ ਲਿਖਿਆ ਹੋਇਆ ਹੈਗਾ ਜੋ ਗੁਰੂ ਆਪਣੇ ਲਿਖ ਕੇ ਗਏ ਸੀਗੇ, ਤੇ ਉਹ ਮੈਂ ਕਿਤੇ ਨਾ ਕਿ ਉਹ ਅੱਜ ਦੇ time ਵਿੱਚ ਸਹੀ ਵੀ ਹੋ ਰਿਹਾ ਵਾ। ਸੂਫ਼ੀ ਕਾਵਿ ਪਰੰਪਰਾ ਬਾਰੇ ਤੁਸੀਂ ਕੀ ਜਾਣਦੇ ਹੋ? ਹਾਂਜੀ ਮੁਕਬਲ ਅਹ ਵਾਰਿਸ਼ ਸ਼ਾਹ, ਹਾਮਦ ਚਿਰਾਗ, ਆਵਾਣ ਆੜਤ, ਕਵੀ ਸਦੀਕ ਲਾਲੀ, ਸੁੰਦਰਦਾਸ, ਆਗਮ ਅਬਦੁਲ ਹਕੀਮ ਬਿਹਬਲ, ਮੀਆਂ ਜਾਨ, ਮੁਹੰਮਦ ਹਾਸ਼ਮ, ਸੱਸੀ ਪੁੰਨੂੰ, ਹੀਰ ਰਾਂਝੇ ਦੀ ਬਿਰਤੀ ਕਿੱਸਾ ਸੋਹਣੀ ਮਹੀਂਵਾਲ, ਸੀਰੀ ਫਰਹਾਦ ਦੀ ਵਾਰਤਾ ਦੋਹੜੇ ਅਤੇ ਡਿਉਡਾਂ ਅਹਿਮਯਾਰ ਹੀਰ ਰਾਂਝਾ, ਕਾਵਿ ਰੂਪ ਯੂਸਫ਼ ਜੁਲੈਖਾਂ, ਸੱਸੀ ਪੁੰਨੂ, ਰਾਜ ਬੀਬੀ ਨਾਮਦਾਰ, ਹਾਤਮਨਾਮਾ, ਮੀਆਂ ਇਮਾਮ ਬਖ਼ਸ਼ ਮਲਕ ਜ਼ਾਦਾ ਵਾ ਸ਼ਾਹਪੁਰੀ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 ਮਹੀਂਵਾਲ, ਕਿੱਸਾ ਰਾਜਾ ਰਸਾਲੂ, ਵਾਰ ਰਾਣੀ ਕੋਕਿਲਾ ਵੀਰ ਸਿੰਘ, ਬੱਲ ਜੋਗ ਸਿੰਘ, ਲਖ ਸ਼ਾਹ ਰਕੁਨਉਦੀਨ ਗੰਗਾ, ਰਾਮ ਕਵੀ ਸੌਂਧਾ ਸਿੰਘ, ਮੌਲਵੀ ਗੁਲਾਮ ਰਸੂਲ ਆਵਾਨ, ਸੱਯਦ ਫਜ਼ਲ ਸ਼ਾਹ, ਮੀਆਂ ਮੁਹੰਮਦ, ਬਖ਼ਸ਼ ਕਿਸ਼ਲ ਸਿੰਘ, ਆਰਿਫ਼ ਹਦਾਇਤੁੱਲਾ ਮੌਲਵੀ, ਗ਼ੁਲਾਮ ਰਸੂਲ, ਕਵੀਸ਼ਰੀ ਭਗਵਾਨ ਸਿੰਘ।

ਈਸਵੀ ਇਹਨਾਂ ਨੇ ਇਹੀ ਕਾਵਿ ਪਰੰਪਰਾ ਚੱਲੀਆਂ ਆ ਰਹੀਆਂ ਨੇ ਤੇ ਕਾਫ਼ੀ ਵੀ ਨੇ ਕਾਫ਼ੀ ਏਦਾਂ ਦੀ ਕਹਾਣੀਆਂ ਵੀ ਨੇ ਜੋ ਬਹੁਤ ਮਸ਼ਹੂਰ ਨੇ ਜਿੱਦਾਂ ਇਹਨਾਂ

ਸਭ ਨੂੰ ਉਹਨਾਂ ਨੂੰ proper ਮਤਲਬ ਅਹ ਮੇਰੇ ਕਹਿਣ ਦਾ ਭਾਵ ਕਿ ਉਹਨਾਂ ਨੂੰ ਅਹ ਉਹਨਾਂ ਦੇ ਨਾਲ ਚੱਲਣਾ ਚਾਹੀਦਾ ਉਹਨਾਂ ਨੂੰ ਪਿੱਛੇ ਨਹੀਂ ਛੱਡਣਾ ਚਾਹੀਦਾ ਕਿਉਂਕਿ ਅੱਜ ਦੀ ਜਿਹੜੇ ਅਹ ਯੁੱਗ ਚੱਲ ਰਿਹਾ ਵਾ ਇਹ ਕਲਯੁੱਗ ਚੱਲ ਰਿਹਾ ਵਾ ਆਪਾਂ ਸਾਰੇ ਇਹੀ ਕਹਿੰਦੇ ਹਾਂ, ਤੇ ਅੱਜ ਦੇ time ਦੇ ਵਿੱਚ ਲੋਕਾਂ ਨੂੰ ਬਸ ਆਪਣੀ ਹੁੰਦੀ ਹੈ ਕਿ ਅਸੀਂ ਅਹ ਆਪਣਾ ਦੇਖ ਲਈਏ ਆਪਣਾ ਕਰ ਲਈਏ ਸਭ ਪਰ ਉਹ ਕਿਤੇ ਨਾ ਕਿਤੇ ਅਹ

ਆਪਣਾ ਪੰਜਾਬੀ ਇਤਿਹਾਸ ਭੁੱਲਦੇ ਜਾ ਰਹੇ ਨੇ। ਨੂੰ ਆਪਣੇ ਭਵਿੱਖ ਵਿੱਚ ਇਹਦਾ ਨੁਕਸਾਨ ਤਾਂ ਭੁਗਤਣਾ ਹੀ ਪਵੇਗਾ।

ਉਹਨਾਂ ਦੇ ਨਾਲ ਚੱਲਣਾ ਆਪਣੇ ਅਹ ਮਾਪਿਆਂ ਤੋਂ ਇਸ ਬਾਰੇ ਪੁੱਛਣਾ, ਉਹਨਾਂ proper ਪਰੰਪਰਾਵਾਂ ਨੂੰ ਮਤਲਬ ਅਹ follow ਕਰਦੇ ਰਹਿਣਾ ਜਾਂ ਆਪਣੇ

ਜਾਂ ਮੇਰੇ ਖ਼ਿਆਲ ਨਾਲ ਤਾਂ ਵੱਡਿਆਂ ਨੂੰ ਬੱਚਿਆਂ ਨੂੰ ਦੱਸਣਾ ਹੀ ਚਾਹੀਦਾ ਇਸ ਪੰਜਾਬੀ ਪਰੰਪਰਾਵਾਂ ਬਾਰੇ ਕਿਉਂਕਿ ਅਗਰ ਉਹ ਖੁੱਦ ਹੀ ਤਾਂ ਫਿਰ ਬੱਚਿਆਂ ਤੇ ਕੀ ਪ੍ਰਭਾਵ ਪਏਗਾ, ਬੱਚੇ ਤਾਂ ਫਿਰ ਅਹ ਨਵੇਂ ਯੁੱਗ ਵੱਲ ਹੀ ਜਾਣਗੇ ਫਿਰ ਤਾਂ ਇਹ ਕਲਯੁੱਗ ਬਿਲਕੁਲ ਸਹੀ ਆ।

ਸੂਫ਼ੀ ਕਾਵਿ ਪਰੰਪਰਾ ਬਾਰੇ ਤੁਹਾਡਾ ਕੀ ਕਹਿਣਾ ਵਾਂ, ਤੁਸੀਂ ਇਸ ਬਾਰੇ ਕੀ ਦੱਸ ਸਕਦੇ ਹੋ? ਅਲੀ ਹੈਦਰ, ਸੀਹਰਫ਼ੀਆਂ, ਕਾਫ਼ੀਆਂ ਵਾਰਤਾਲਾਪ ਬੁਲ੍ਹੇ ਸ਼ਾਹ ਰਚਨਾ ਕਾਫ਼ੀਆ, ਸੀਹਰਫ਼ੀਆਂ ਗੰਢਾਂ, ਦੋਹੜੇ ਬਾਰਾਮਾਹ, ਅਠਵਾਂ ਕਲਾਤਮਕਤਾ, ਮੀਰਾ ਸ਼ਾਹ ਜਲੰਧਰੀ ਖਵੰਜਵਾਂ ਗ਼ੁਲਾਮ ਫ਼ਰੀਦ

ਧਾਰਮਿਕ ਕਾਵਿ ਪਰੰਪਰਾ ਬਾਰੇ ਅਹ ਹਾਂਜੀ ਇਸਲਾਮੀ ਕਾਵਿ, ਹਿੰਦੂ ਕਾਵਿ ਰਾਗ, ਕਾਵਿ

ਸਿੱਖ ਕਾਵਿ, ਭਗਤੀ ਕਾਵਿ, ਇਹ ਸਭ ਨੇ ਜੋ ਧਾਰਮਿਕ ਕਾਵਿ ਪਰੰਪਰਾ ਵਿੱਚ ਆਉਂਦੇ ਨੇ। ਹਾਂਜੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਮੈਨੂੰ ਜਾਣਕਾਰੀ ਦੇਣ ਲਈ ਬਹੁਤ ਵਧੀਆ ਲੱਗਿਆ।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

ਹਾਂਜੀ ਜੀ ਸਤਿ ਸ਼੍ਰੀ ਅਕਾਲ ਕਿਵੇਂ ਓ ਜੀ?

ਬੱਸ ਵਧੀਆ ਜੀ ਅਸੀਂ ਵੀ ਸਬ ਠੀਕ ਆ

ਸਬ ਵਧੀਆ ਨੇ ਜੀ ਘਰ ਪਰਿਵਾਰ ਵੀ, ਤੁਸੀਂ ਦੱਸੋ? ਹਾਂਜੀ ਸਾਡੇ ਵੀ ਵਧੀਆ ਜੀ ਅੱਜ ਆਪਾਂ ਨਾ, ਪੰਜਾਬੀ ਸੂਫ਼ੀ ਬਾਰੇ ਗੱਲ ਕਰਨੀ ਸੀ, ਹਨਾ ਹਾਂਜੀ ਜੀ ਜੋ ਮੈ, ਹਾਂਜੀ ਤੇ ਓਹਦੇ ਬਾਰੇ ਮੈ ਤੁਹਾਡੇ ਕੋ ਦੋ ਤਿੰਨ ਸਵਾਲ ਪੁਛਾਂਗੀ ਤੁਸੀਂ ਮੈਨੂੰ ਦੱਸ ਦੀਓ ਜੀ ਜਰੂਰ ਜੀ ਪੁਛੋ ਜੀ ਪੰਜਾਬੀ ਸੂਫ਼ੀ ਕਾਵਿ ਪਰੰਪਰਾ ਮੁਢਲੇ ਸਮੇਂ ਸੋਮੇ ਉਹਨਾਂ ਬਾਰੇ ਦੱਸੋ ਹਾਂਜੀ ਜੀ ਪੰਜਾਬੀ ਸੂਫ਼ੀ ਕਵਿਤਾ ਦੇ ਮੁੰਡਲੇ ਸੋਮੇ ਫਾਰਸੀ ਭਾਸ਼ਾ ਵਿਚ ਉਪਲਬਧ ਹੋਣ ਕਾਰਨ ਇਸ ਸੰਬੰਧੀ ਕੋਈ ਦਿਖਾਵਾ ਅਤੇ ਵਿਸ਼ਵਾਸ ਕਰਨੀ ਨਹੀ ਹੋ ਸਕਿਆ ਸੂਫ਼ੀ ਫਕੀਰਾਂ ਦੇ ਜੀਵਨ ਅਤੇ ਬਾਰੇ ਬਹੁਤੀ ਸਮ~ ਸਮਾਗ~ ਸਮਗਾਰੀ ਹਾਂਜੀ ਜਤ ਸਹਿਤ ਵਿਚ ਉਪਲੰਧ ਹੈ ਜਤ ਤੋਂ ਭਾਵ ਉਹ ਪਰ~ ਪ੍ਰਵਚਨ ਜਿਹਨਾਂ ਵਿਚ ਕੁੱਝ ਵੀ ਕੁੱਝ ਕੁ ਪ੍ਰਸਿੱਧ ਅਤੇ ਭਿਸ਼~ ਪਰਿਪਸ਼ਠਿਤ, ਸੂਫ਼ੀਆਂ ਦੇ ਆਪਣੇ ਅਥਾਹਾਂ ਜਗੁਆਸਾਂ, ਨੂੰ ਪ੍ਰਬੰਧਿਤ ਕੀਤੇ ਭਾਸ਼ਣ ਸ਼ਾਮਿਲ ਹਨ ਰਤਨ ਸਿੰਘ ਨੇ ਸੂਫ਼ੀ ਕਵੀ ਭਰਾ ਨੂੰ ਪੁਸਤਕ ਵਿਚ

ਅੱਛਾ ਤੇ ਪਟਕਾਲ ਸਹਿਤ ਬਾਰੇ ਤੁਹਾਡਾ ਕੀ ਕਹਿਣਾ ਏ? ਜਰੂਰ ਜੀ ਆਦਿਕਾਲ ਵਿਚ ਅਨੇਕ ਪ੍ਰਕਾਰ ਦੀਆਂ ਸਾਹਿਤਾਂ ਵਰਤਣੀਆਂ ਰਚੇ ਜਾਨ ਦੀ ਸੰਭਾਵਨਾ ਹੈ ਕਿਉਂਕਿ ਮੱਧਕਾਲ ਵਿੱਚ ਪੈਦਾ ਹੋਏ ਸਹਿਤ ਆਪਣਾ ਕੋਈ ਨਾ ਕੋਈ ਪਿਛੋਕੜ ਜਰੂਰ ਰੱਖਦਾ ਹੈ Doctor ਰਤਨ ਸਿੰਘ ਜਾਗੀ ਨੇ ਪਟਕਾਲ ਸਹਿਤ ਨੂੰ ਆਪਣੀ ਪੁਸਤਕ ਵਿਚ ਇਸ ਤਰਾਂ ਪਰਿਭਾਸ਼ਿਤ ਕੀਤਾ ਹੈ ਅੱਧ~ ਅਧਮਾਨ ਅਮੀਰ ਪੁਰਖੋਂ, ਅਮੀਰ ਅਮੀਰ ਖੁਸਰੋ, ਬਾਰ ਕਵੀ ਵਾਰਤਕ ਆਦਿ Okay ਜੀ ਬਹੁਤ ਵਧੀਆ ਪੰਜਾਬੀ ਸਹਿਤ ਦਾ ਸਰੋਤ ਮੂਲਕ ਇਤਿਹਾਸ doctor ਰਤਨ ਸਿੰਘ ਜੱਗੀ ਇਸ ਬਾਰੇ ਤੁਹਾਡੇ ਕੀ ਕਹਿਣੇ? ਜਰੂਰ ਜੀ ਪੰਜਾਬੀ ਸਹਿਤ ਦੇ ਮੂਲਕ ਇਤਿਹਾਸ ਦੀ ਇਹ ਦੂਜੀ ਸੂਚੀ ਹੈ ਇਸ ਵਿਵਸਤਿਕ ਭਾਸ਼ਾ ਦੇ ਸਹਿਤ ਨੂੰ ਸੂ~ ਸੂਹੀ ਸਹੀ ਢੰਗ ਨਾਲ ਸਮਝਾਉਣ ਲਈ ਸਬਤੋਂ ਉਚਿਤ ਉਸ ਦੇ ਸਹਿਤ ਦਾ ਇਤਿਹਾਸ ਹੈ ਪਰ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਪੰਜਾਬੀ ਸਹਿਤ ਕਈ ਇਤਿਹਾਸ ਪਹਿਲਾਂ ਲਿਖੇ ਜਾ ਚੁਕੇ ਹਨ ਪਰ ਸਭਿਆਚਾਰਕ

ਅਧਾਰਿਤ ਪੰਜਾਬੀ ਸਾਹਿਤ ਦੇ ਇਤਿਹਾਸ ਦੀ ਘਾਟ ਮਹਿਸੂਸ ਕੀਤੀ ਜਾ ਰਹੀ ਸੀ ਇਸ ਲਈ university ਵੱਲੋਂ ਦੱਸ ਵਿਚ ਅਜਿਹਾ ਇਤਿਹਾਸ ਲਿਖਾਉਣ ਦੀ ਯੋਜਨਾ ਬਣਾਈ ਗਈ ਏਹੇ ਕੰਮ doctor ਰਤਨ ਸਿੰਘ ਜਾਗੀ ਨੂੰ ਸੋਂਪਿਆ ਗਿਆ ਇਸ ਦੀ ਪਹਿਲੀ ਸੈਂਚੀ ਚੁੱਕੀ, ਚੁੱਪ ਹੋ ਚੁੱਕੀ ਹੈ ਦੂਜੀ ਸੈਂਚੀ ਵਿਚ ਪੰਜਾਬੀ ਦੀ ਨਿਰਗੁਣ ਭਰਤੀ ਲਹਿਰ ਹੋ ਤੋਂ ਪੈਦਾ ਹੋਈ ਠੀਕ ਏ ਜੀ ਬਹੁਤ ਵਧੀਆ ਪੂਰਬ ਮੱਧਕਾਲ ਦੀ ਸੀਮਾ ਸੰਨ ਪੰਦਰਾਂ ਸੌ ਈਸਵੀ ਤੋਂ ਸੰਨ ਸਤਾਰਾਂ ਸੌ ਈਸਵੀ ਤੱਕ ਨਿਰਧਾਰਿਤ ਕੀਤੀ ਹੈ ਇਸ ਕਾਲ ਵਿਚ ਰਚੇ ਗਏ ਸਾਹਿਤ ਨੂੰ ਸੁਵਿਧਾ ਲਈ ਤਿੰਨ ਭਾਗਾਂ ਵਿਚ ਵੰਡਿਆ ਗ~ ਗਿਆ ਹੈ ਪਹਿਲੇ ਭਾਗ ਵਿਚ ਸਿੱਖ ਭਗਤੀ ਅੰਦੋਲਨੇ ਸਹਿਤ ਨੂੰ ਸ਼ਾਮਿਲ ਕੀਤਾ ਗਿਆ ਹੈ ਇਸ ਕਾਲ ਦਾ ਆਰੰਭ ਪੰਦ੍ਰਹ ਸੌ ਈਸਵੀ ਵਿਚ ਮੰਨਿਆ ਗਿਆ ਹੈ ਕਿਉਂਕਿ ਚੌਦਾਂ ਸੌ ਉਨਹੱਤਰ ਈਸਵੀ ਵਿਚ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਸੀ ਪੰਦਰਾਂ ਸੌ ਈਸਵੀ ਤੱਕ ਉਹਨਾਂ ਦੇ ਦੇ ਪ੍ਰਭਾਵ ਨੇ ਯੁਗ ਵਿਚ ਇਕ ਖਾਸ ਤਬਦੀਲੀ ਲਿਆਈ, ਲਿਆਈ ਦਿੱਤੀ ਲਿਆ ਦਿੱਤੀ ਸੀ ਰਾਜਨੀਤਿਕ, ਧਾਰਮਿਕ, ਸਮਾਜਿਕ ਖੇਤਰਾਂ ਵਿਚ ਹੋੜੇ ਖਤਮ ਹੋ ਗਏ ਸੀ ਸਹਿਤ ਦਾ ਪ੍ਰਵਾਹ ਚਲ ਪਿਆ ਸੀ

ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਨਿਰੋਲ ਕਵਿਤਾ ਦਾ ਮੰਨ ਕੇ ਧਾਰਮਿਕ ਕਵਿਤਾ ਦੀ ਉਲੰਘਣੀ ਮੰਨਦੇ ਹਾਂ ਗੁਰੂ ਗ੍ਰੰਥ ਸਾਹਿਬ ਵਿਚ ਜੋ ਰਚਨਾਵਾਂ ਸ਼ਾਮਿਲ ਹਨ ਉਹ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਚਾਰ ਉਦਾਸੀਆਂ ਦੇ ਸਮੇ ਦੀ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 ਅਤੇ ਗੁਰੂ ਗ੍ਰੰਥ ਸਾਹਿਬ ਵਿਚ ਬਾਣੀ ਕੱਤੀ ਰਾਗਾਂ ਵਿਚ ਦਰਜ ਹੈ ਇਸ ਮਹੱਤਵਪੂਰਨ ਗ੍ਰੰਥ ਨੂੰ ਸੰਕਲਿਤ ਕਰਨ ਦਾ ਆਪਣਾ ਹੀ ਇਤਿਹਾਸ ਹੈ ਬਾਣੀ ਕਦ ਤੋਂ ਲਿਖਣੀ ਸ਼ੁਰੂ ਹੋਈ ਅਤੇ ਕਿਵੇਂ ਇਕੱਠੀ ਕੀਤੀ ਗਈ, ਇਹਨਾਂ ਪ੍ਰਸ਼~ ਪ੍ਰਸ਼ਨਾਂ ਦਾ ਉੱਤਰ ਇਤਿਹਾਸਿਕ ਦਸਤਾਵੇਜ ਅਤੇ ਸਪਸ਼ਟ ਪ੍ਰਾਣਾਂ ਦੇ ਅਨਪ~ ਅਹ ਭਾਵ ਵਿੱਚ ਦੇ ਸਕਣ ਭਾਵੇਂ ਸਰਲ ਨਹੀਂ ਪਰ ਫਿਰ ਵੀ ਕੁਝ ਸੰਬੰਧ ਸੂਰਤਾਂ ਤੋਂ

ਅੱਛਾ ਤੇ ਕਿੱਸਾ ਕਾਵਿ ਪਰੰਪਰਾ ਬਾਰੇ ਤੁਹਾਡੇ ਕੀ ਕਹਿਣੇ ਨੇ? ਜਰੂਰ ਜੀ ਚਿਰਾਗ ਅਣਵਾਣਾ ਅਵਾਣਾ ਆ~

ਹਮੇਸ਼ਾ ਸ਼ਸੀ ਪੁਨੂੰ, ਹੀਰ ਰਾਂਝੇ ਦੀ ਬੀਤੀ ਕਿੱਸਾ, ਸੋਹਣੀਆ ਮਹੀਵਾਲ ਫਰਿਹਾਦ ਦੀ ਵਾਰਤਾ ਦੋੜ੍ਹਦੇ ਅਤੇ ਉਡਾਉਂਦੇ ਹੀਰ ਰਾਂਝਾ ਜੁਲੇਖਾਂ ਸੱਸੀ, ਸਸ਼ੀ ਪੁਨੂੰ ਰਾਜਬੀਬੀ ਇਸਲਾਮੀ ਵੀ ਸ਼ਾਹਪੁਰੀ, ਮਲਕਾਨੀਸ਼ਾਹ, ਬਹਿਰਾਮ ਚੰਦਨ